ਮਾਮਾ ਕਿਰਪਾਲ ਚੰਦ ਦੱਸਿਆ ਕਿ ਦੀਵਾਨ ਰਾਤ ਦਾ ਤੀਜਾ ਪਹਿਰ ਖਤਮ ਹੋਣ ਤੇ ਸ਼ੁਰੂ ਹੋ ਜਾਂਦਾ ਹੈ ਅਤੇ ਦਿਨ ਚੜ੍ਹਨ ਤੋਂ ਪਹਿਲੇ ਭੋਗ ਪੈ ਜਾਂਦਾ ਹੈ। ਇਸ ਪਿੱਛੋਂ ਮਾਮਾ ਕਿਰਪਾਲ ਚੰਦ ਨੇ ਰਾਜੇ ਭੀਮ ਚੰਦ ਨੂੰ ਆਨੰਦਪੁਰ ਦੇ ਕਿਲੇ ਵਿਖਾਉਣੇ ਸ਼ੁਰੂ ਕੀਤੇ। ਸਬ ਤੋਂ ਪਹਿਲਾਂ ਉਸਨੂੰ ਆਨੰਦਗੜ੍ਹ ਕਿਲੇ ਦੇ ਦਰਸ਼ਨ ਕਰਵਾਏ ਅਤੇ ਉੱਥੇ ਹੀ ਇਸ਼ਾਰਾ ਕਰਕੇ ਨਿਰਮਲ ਅਤੇ ਪਵਿੱਤਰ ਪਾਣੀ ਦੀ ਮੰਗ ਕੀਤੀ। ਫੇਰ ਉੱਥੋ ਹੀ ਇਸ਼ਾਰੇ ਕਰਕੇ ਉਹਨਾ ਪੱਛਮ ਵੱਲ ਉਸਰ ਰਹੇ ਢਾਲ ਦਾ ਕੰਮ ਕਰਨ ਵਾਲੇ ਲੋਹਗੜ੍ਹ ਦੱਖਣ ਵੱਲ ਆਉਂਦੇ ਜਾਂਦੇ ਜਦੋਂ ਬਾਣੇ ਸਭ ਤੋਂ ਪਹਿਲਾਂ ਰੋਕਣ ਵਾਲੇ ਨੂੰ ਲੋਹਗੜ੍ਹ ਅਤੇ ਗੜ੍ਹਸ਼ੰਕਰ ਦੀ ਸੜਕ ਉੱਤੇ ਬਣੇ training center ਨੂੰ ਰੋਪੜ ਵਿੱਚ ਬੁਰਜ ਖਾਲਸਾ ਦੇ ਰਾਜ ਨੂੰ ਤਾਨ ਕੇਸ਼ਗੜ੍ਹ ਅਤੇ ਦੱਖਣ ਵੱਲ ਪਹਾੜ ਦੇ ਰਾਹ ਤੇ ਫਤਿਹਗੜ੍ਹ ਵੱਲ ਦੱਸਿਆ ਅਤੇ ਕਿਹਾ ਕਿ ਜੇਕਰ ਖਾਲਸਾ ਇਹਨਾ ਪੰਜਾਂ ਕਿਲਿਆਂ ਦੀ ਰਾਖੀ ਕਰ ਲਏ ਤਾ ਅਗਲੇ ਜਨਮ ਲਈ ਵੀ ਆਪਣੇ ਪੈਰ ਪੱਕੇ ਕਰ ਲੈਂਦੇ ਹਨ। ਇਸ ਪਿੱਛੋ ਮਾਮਾ ਕਿਰਪਾਲ ਚੰਦ ਨੇ ਰਾਜੇ ਭੀਮ ਚੰਦ ਨੂੰ ਤੋਸ਼ਖਾਨਾ ਦਿਖਾਇਆ, ਜਿਸ ਵਿੱਚ ਕਾਬੁਲ ਦੇ ਇੱਕ ਸਿੰਘ ਦੁਆਰਾ ਅਰਦਾਸ ਕੀਤੀ ਅਤੇ ਅਗਲਾ ਢਾਈ ਲੱਖ ਦੀਆਂ ਪਿਸਤੌਲ, ਪੰਜ ਹਥਿਆਰਾਂ ਪਿਸਤੌਲ, ਤਲਵਾਰਾਂ, ਨੇਜਾ ਅਤੇ ਖੰਜਰ ਵਾਲੀ ਇੱਕ ਗੁਪਤੀ ਦਿਖਾਈ ਜੋ ਕਿ ਆਪਣੇ ਆਪ ਵਿੱਚ ਇੱਕ ਡੰਡਾ ਵੀ ਸੀ। ਉਸ ਤੋਂ ਬਾਅਦ ਇਸ ਪਿੱਛੋਂ ਹੈਰਾਨ ਹੋਏ ਭੀਮ ਚੰਦ ਨੇ ਚਿੱਟਾ ਦੁੱਧ ਹਾਥੀ ਦਿਖਾਇਆ ਗਿਆ ਜਿਸਨੇ ਕਿ ਆਉਂਦਿਆਂ ਹੀ ਸੁੰਡ ਚੁੱਕ ਕੇ ਪਹਿਲਾਂ ਗੁਰੂ ਜੀ ਨੂੰ ਅਤੇ ਫਿਰ ਰਾਜੇ ਨੂੰ ਸਲਾਮੀ ਦਿੱਤੀ। ਫਿਰ ਉਸਨੇ ਪਹਿਲਕਰਮਾਂ ਕਰਕੇ ਸੁੰਡ ਨਾਲ ਜੋੜੇ ਸਾਫ ਕਰ ਗੁਰੂ ਸਾਹਿਬ ਨੇ ਛੱਲ ਛੱਲਾਂ ਚੜ੍ਹਾ ਕੇ ਪੰਜ ਤਖਤੀ ਵਿੱਚ ਲਾਏ। ਫੇਰ ਉਹਨਾ ਨੇ ਉਹੀ ਹਾਥੀ ਦੌੜ ਕੇ ਸਾਰੇ ਪਤੀਲ ਮੂੰਹ ਵਿੱਚ ਫੜ੍ਹ ਲਿਆ। ਫਿਰ ਉਸਨੇ ਗੰਗਾ ਸਾਗਰ ਚੁੱਕ ਕੇ ਪੈਰ ਧੁਆਏ ਅਤੇ ਗੁਰੂ ਸਾਹਿਬ ਦੇ ਰਾਜੇ ਦੀ ਮੁੱਠੀ ਚਾਬੀ ਕਰਨ ਮਗਰੋਂ ਚੋੜ੍ਹ ਕਰਨ ਲੱਗਾ। ਰਾਜਾ ਕਹਿ ਰਿਹਾ ਸੀ ਕਿ ਸਾਰੇ ਹਿੰਦੁਸਤਾਨ ਵਿੱਚ ਇਸ ਨਾਲ ਦਾ ਹਾਥੀ ਨਹੀਂ ਹੈ। ਇਸ ਪਿੱਛੋਂ ਉਹਨਾ ਦੇ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਭੀਮ ਚੰਦ ਨੂੰ ਸਿਰੋਪਾ ਦੇ ਕੇ ਸਤਿਕਾਰ ਨਾਲ ਵਿਦਾ ਕੀਤਾ। ਫੇਰ ਉਹਨਾ ਨਾਲ ਬਾਬਾ ਚੰਦ ਅਤੇ ਭੀਮ ਚੰਦ ਦੀਆਂ ਨਜ਼ਰਾਂ ਸਾਰੇ ਨੀਲੀਆਂ ਹਵੇਲੀਆਂ ਉੱਤੇ ਪਈ ਜਿੱਥੇ ਸਾਹਮਣੇ ਅਨੂਪ ਕੌਰ ਵਾਲ ਸੁਕਾ ਰਹੀ ਸੀ। ਭੀਮ ਚੰਦ ਦਾ ਦਿਲ ਮਚਲ ਗਿਆ। ਫੁੱਲਾਂ ਦੀ ਵਰਖਾ ਹੋ ਰਹੀ ਸੀ। ਫੇਰ ਉਹ ਵਿੱਚੋਂ ਹੀ ਟੇਢੀਆਂ ਅੱਖਾਂ ਨਾਲ ਉੱਧਰ ਵੇਖ ਰਿਹਾ ਸੀ। ਹਜੇ ਇੱਕ ਮਹੀਨਾ ਵੀ ਨਹੀਂ ਸੀ ਗੁਜ਼ਰਿਆ ਕਿ ਪਰਮਾਨੰਦ ਉਸਦੇ ਵਿਆਹ ਤੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਗਿਆ। ਇਸ ਸਿੰਘਾਂ ਨੇ ਜਦੋਂ ਗੁਰੂ ਜੀ ਨਾਲ ਪਤਾ ਲੱਗਾ ਕਿ ਉਹ ਆਪਣੇ ਨਾਲ ਇੱਕ ਪਾਲਕੀ ਵੀ ਲਿਆਇਆ ਹੈ। ਜਿਹੜੀ ਨੀਲੀਆ ਹਵੇਲੀਆਂ ਵਾਲੀਆਂ ਦੇ ਬੂਹੇ ਰੱਖ ਦਿੱਤੀ ਹੈ। ਸਿੰਘਾਂ ਨੇ ਗੁਰੂ ਜੀ ਨੂੰ ਦੱਸਿਆ ਅਤੇ ਰਾਜੇ ਭੀਮ ਚੰਦ ਤੋਂ ਪਾਰਦਰਸ਼ੀ ਤੰਬੂ ਕਨਾਤ ਅਤੇ ਪੰਜ ਘੋੜੇ ਵੀ ਮੰਗੇ ਹਨ। ਇਸ ਪਿੱਛੋ ਮਾਮਾ ਕਿਰਪਾਲ ਚੰਦ ਰਾਜਾ ਭੀਮ ਚੰਦ ਨੂੰ ਦੋਸਤਖਾਨਾ ਦਿਖਾਇਆ ਜਿਸ ਵਿੱਚ ਕਾਬੁਲ ਦੇ ਬਹੁਤ ਸਾਰੇ ਘੋੜੇ ਸਨ। ਉਸਨੂੰ ਆਨੰਦਗੜ੍ਹ ਕਿਲ੍ਹੇ ਦੇ ਦਰਸ਼ਨ ਕਰਾਏ। ਫਿਰ ਉੱਥੇ ਹੀ ਇਸ਼ਾਰਾ ਕਰਕੇ ਨਿਰਮਲ ਅਤੇ ਪਵਿੱਤਰ ਪਾਣੀ ਦੀ ਪੂਜਾ ਕਰਵਾਈ। ਫਿਰ ਉੱਥੇ ਹੀ ਇਸ਼ਾਰੇ ਕਰਕੇ ਉਹਨਾ ਪੱਛਮ ਵੱਲ ਉਸਰ ਰਹੇ ਢਾਲ ਦਾ ਕੰਮ ਵੀ ਕਰਵਾਇਆ।

ਅੱਜ ਮੈਂ ਦਸਣ ਲੱਗਾ ਜੀ ਆਪਣੇ ਦੋਸਤਾਂ ਬਾਰੇ। ਮੇਰੀ ਦੋਸਤਾਂ ਨਾਲ ਕਿਦਾਂ ਰਹੀ। ਆਪਾ ਸਾਰੇ ਕਿਦਾਂ ਰਹਿੰਦੇ ਰਹੇ ਆ। ਆਪਣੇ ਯਾਰਾਂ ਦੋਸਤਾਂ ਬਾਰੇ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਥੋੜ੍ਹਾ ਬਹੁਤ ਤੇ ਉਨ੍ਹਾਂ ਦੇ

ਜਦੋਂ ਆਪਾ school ਜਾਇਦਾ ਵਾ ਉਹਨਾਂ ਨਾਲ ਜੇ ਕਦੇ ਉਹਨਾਂ ਨਾਲ school ਜਾਣ ਵੇਲੇ, ਕਦੀ ਉਹਨਾਂ ਨਾਲ ਗੰਨੇ ਖਿੱਚਣ ਲੱਗ ਪੈਣਾ, ਕਦੀ ਖਿਸਕੀ ਮਾਰ ਕੇ park ਚਲ ਜਾਣਾ ਆਪਾ, ਕਦੀ ਅਹ ਕਦੀ ਗੰਨੇ ਤੇ ਕਦੀ ਉਥੇ ਖਾਣ ਲੱਗ ਪੈਣਾ ਕੁਛ ਇਹਨਾਂ ਨੇ ਯਾਨੀ ਕੋਈ ਨਾ ਕੋਈ ਬਹਾਨਾ ਮਾਰੀ ਰੱਖਣਾ। ਬਸ ਬਚੇ ਰਹੀਏ school ਤੋਂ। ਏਦਾ ਰਾਹ ਚ ਜਾਂਦੇ ਕਦੀ ਕਿਸ ਨਾਲ ਪੰਗਾ ਕਰਦੇ ਆ, ਕਦੇ ਕਿਸ ਨਾਲ ਇਕ ਦੂਜੇ ਨੂੰ ਆਪਸ ਵਿਚ ਹੀ ਪੰਗੇ ਕਰ-ਕਰ ਕੇ ਇਹਨਾਂ ਨੇ ਫਿਰ ਇਦਾਂ ਈ ਲੜ ਪੈਣਾ। ਫਿਰ ਗਾਲਾਂ ਕੱਢੀ ਜਾਣੀਆਂ ਰਸਤੇ ਚ ਜਾਂਦੇ। ਤੇ ਦੋਸਤ ਸਾਰੇ ਈ ਇਕ ਦੂਜੇ ਨੂੰ ਗਾਲਾਂ ਕੱਢਦੇ ਫਿਰ। ਕਦੀ ਕਿਸੇ ਨਾਲ ਪੰਗਾ ਪੁੱਠੇ ਸਿੱਧੇ ਪੰਗੇ ਕਰਦੇ ਰਸਤੇ ਚ ਇਸੇ ਲਈ ਇਹੀ ਜਿਹੜੇ ਦੋਸਤ ਹੁੰਦੇ ਆ ਤੁਹਾਨੂੰ ਪਤਾ ਈ ਆ ਫਿਰ ਉਹਨਾਂ ਨਾਲ ਕਈ ਲੜਾਈਆਂ ਵੀ ਉਹਨਾਂ ਨਾਲ ਹੀ ਹੋ ਜਾਂਦੀਆਂ, ਉਹਨਾਂ ਲਈ ਵੀ ਕਰਨੀਆਂ ਪੈਂਦੀਆਂ ਵਾ। ਫਿਰ ਆਪਾ ਜਦੋਂ ਜਾਂਦੇ ਆ ਤੇ school ਜਦੋਂ ਆਪਾ ਜਾਣਾ ਸਾਰਿਆਂ ਨੇ ਇੱਕਠੇ ਹੋ ਕੇ ਫਿਰ ਇੱਕ ਦੂਜੇ ਨੂੰ ਘਰ-ਘਰ ਜਾ ਕੇ ਵਾਜਾਂ ਮਾਰਨੀਆਂ, ਕਈ ਉੱਠੇ ਹੁੰਦੇ, ਕਈ ਨਹੀਂ ਉੱਠੇ ਹੁੰਦੇ। ਕਈਆਂ ਨੇ ਕੱਪੜੇ-ਕੁੱਪੜੇ ਚਲੋ ਪਾਏ ਹੁੰਦੇ, ਤਿਆਰ ਬੈਠੇ ਹੁੰਦੇ, ਕਈ ਮਾਂ ਦੇ ਵੜੇ ਹੁੰਦੇ ਆਪਣੇ ਬਿਸਤਰਿਆਂ ਵਿੱਚ। ਉਹਨਾਂ ਨੇ ਉਦੋਂ ਨੂੰ ਚਾਹ ਈ ਪੀਣੀ ਬਾਅਦ ਚ, ਜਦੋਂ ਨੂੰ ਆਪਾ school ਦਾ time ਹੋਣਾ। ਉਹਨਾਂ ਨੂੰ ਗਾਲਾਂ ਕੱਢ-ਕੱਢ ਕੇ ਉਠਾਉਣਾ। ਫਿਰ ਮੈਂ ਆਪਣੇ ਦੋਸਤਾਂ ਨਾਲ ਆਪਾ ਗਰਮੀਆਂ ਨੂੰ ਨਹਾਉਣ ਜਾਈਆ ਦਾ ਸਾਰੇ ਈ। ਉੱਥੇ ਕਦੀ photos ਬਣਾ, ਕਦੀ videos ਬਣਾ। ਕਦੀ school ਚ ਕਿਸੇ ਨਾਲ ਲੜ ਪੈਣਾ, ਕਦੀ ਕੁਛ। ਕਦੀ ਇਕ ਦੂਸਰੇ ਦਾ ਅੰਦਰੋਂ ਕੱਛਾ ਲਾਹ ਦੀਨੇ ਆ।

ਚਲੋ ਫਿਰ ਵੀ ਉਹ ਵੀ ਠੀਕ ਆ। ਜਿਹੜੇ ਮੇਰੇ ਪੱਕੇ ਯਾਰ ਆ ਉਹ ਤਾਂ ਸਾਰੇ ਨਾਲ ਈ ਰਹਿੰਦੇ ਆ। school ਵੀ ਆਪਾ ਉਹਨਾਂ ਨਾਲ ਈ ਪੜ੍ਹੇ ਆ। ਕੁਛ ਕੁ ਹਾਲੇ ਵੀ ਹੈਗੇ, ਕੁਛ ਕੁ ਨਹੀਂ ਆ ਹੁਣ ਇਸ time ਤੇ ਜਿਹਨੇ ਨਾਲ ਆ ਤੇ ਕਈ ਪਿਛਲੀਆਂ class ਤੋਂ ਬਣੇ ਵੇ ਆ। ਕਈ ਅੱਗੇ ਆ ਕੇ ਬਣੇ class ਵਿਚ, ਕਈ ਪਿਛਲੀਆਂ class ਚ ਹੈਗੇ ਸੀ, ਅੱਜ ਨਹੀਂ ਆ। ਫਿਰ ਇਸੇ ਤਰ੍ਹਾਂ ਤੁਹਾਨੂੰ ਪਤਾ ਈ ਆ ਯਾਰਾਂ ਦੋਸਤਾਂ ਨਾਲ ਪਿਆਰ ਜਿਹੜਾ ਬਣਦਾ। ਉਹ ਯਾਰੀ ਵਰਗਾ ਕਿਤੇ ਪਿਆਰ ਨਹੀਂ। ਤੇ ਸਾਰੇ ਇੰਨੇ ਜਿਆਦਾ, ਕਿਸੇ ਨੂੰ ਵੀ ਇੱਕ ਵਾਰ ਕਹਿ ਦੋ, ਯਾਰਾਂ ਇਦਾ ਆ, ਆਹ ਕਰਨ ਦਾ ਪੰਗਾ। ਸਾਰੀਆਂ ਦਾ ਦਿਮਾਗ ਪੁੱਠੇ ਪਾਸੇਂ time ਤੇ ਉਹਨੂੰ ਲਾ ਕੇ phone ਦੇ ਗਾਲਾਂ ਕੱਢਣੀਆਂ। ਲੜਨ ਜਾਣਾ ਉਹਨਾਂ ਨਾਲ। ਫਿਰ ਆਪਣੇ ਯਾਰਾਂ ਨਾਲ ਜਿਹੜਾ ਬੰਦਾ ਕਰ ਸਕਦਾ ਨਾ ਗੱਲਬਾਤ ਉਹ ਕੋਈ ਆਪਣੇ ਮਾਂ-ਪਿਓ ਨਾਲ, ਕੋਈ ਆਪਣੇ ਘਰਦਿਆਂ ਨਾਲ, ਕਿਸੇ ਨਾਲ ਵੀ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਯਾਰ ਹੁੰਦਾ, ਓ ਯਾਰ ਈ ਹੁੰਦਾ। ਤੇ ਯਾਰਾਂ ਦੇ ਨਾਲ ਤਾਂ ਆਪਾ ਯਾਨੀ ਕਿ ਜਿਥੇ ਮਰਜੀ ਹੋਈਏ, ਕਦੇ ਵੀ ਡਰ ਨੀ ਲੱਗਦਾ। ਉਹਨਾਂ ਨੇ ਤਾਂ ਹੀ ਹੌਂਸਲੇ-ਹੌਂਸਲੇ ਈ ਦੇਈ ਜਾਣੇ ਕਿ ਬੰਦੇ ਕੋਲ ਜਿਹੜਾ ਕੰਮ ਨਹੀਂ ਹੋਣਾ, ਉਹ ਵੀ ਕਰਵਾ ਦਿੰਦੇ ਆ। ਯਾਰਾਂ ਦਾ ਹੌਂਸਲਾ ਈ ਬੜਾ ਹੁੰਦਾ ਬਸ ਪਿੱਛੇ ਖੜ੍ਹੇ ਹੋਣ। ਕਿ ਬੰਦਾ ਮੰਨਦਾ ਤਾਂ ਆਪ ਈ ਨੀ। ਬਸ ਪਿੱਛੇ ਖੜ੍ਹਨ ਵਾਲਾ ਈ ਚਾਹੀਦਾ। ਕਈ ਹੁੰਦੇ ਜਿਹੜੇ ਫੁਦੂ ਕੰਮ ਵੀ ਕਰ ਜਾਂਦੇ ਆ। ਬਾਅਦ ਵਿੱਚ ਫਿਰ ਉਹ ਚੰਗਾ ਨੀ ਹੁੰਦਾ। ਫਿਰ ਆਪਾ ਗਰਮੀਆਂ ਨੂੰ ਸਾਰੇ ਆਪਾ ਨਹਾਉਣ ਜਾਂਦੇ, ਕਦੇ ਬੰਬੀ ਤੇ ਚਲੇ ਜਾਂਦੇ ਆ ਕਦੀ ਸੂਏ ਤੇ, ਕਈ ਨਹਿਰ ਚ। ਕਦੀ ਆਪਾ pool ਚ ਜਾਇਦਾ। ਫਿਰ ਜਦੋਂ ਸ਼ਾਮ ਨੂੰ ਆਪਾ ਇੱਕਠੇ ਹੋਣਾ ਵਾ ਸਾਰਿਆਂ, ਪੈਸੇ ਪਾ ਕੇ ਕਦੀ burger ਖਾਣ ਚਲ ਜਾ, ਕਦੀ ਕੁਛ। ਅੱਜ ਮੇਰੀ ਵਾਰੀ ਆ, ਅੱਜ ਉਹਦੀ ਵਾਰੀ, ਉਹਦੀ ਵਾਰੀ। ਯਾਨੀ ਕਿ ਸਾਰੀਆਂ ਦੇ ਆਪਾ ਵਾਰੀ-ਵਾਰੀ ਸਿਰ ਲਾਏ ਹੁੰਦੇ ਆ। ਅੱਜ ਇਹਨੇ ਖੁਆਨਾ ਵਾ, ਅੱਜ ਉਹਨੇ, ਫਿਰ ਉਹਨੇ ਖੁਆਨਾ ਵਾ। ਫਿਰ ਉਹਨੇ ਇਹ ਕਰਨਾ ਵਾ। ਯਾਨੀ ਕਿ ਪੂਰਾ ਮਜੇ ਕਰੀ ਦੇ ਆ। ਬਾਜਾਰ ਚ ਕੋਈ ਮਾੜਾ ਜਾ ਪੰਗਾ ਕਰ ਲੇ, ਉਹਦੇ ਨਾਲ ਬਸ ਐਵੇ free ਚ ਦੁਆਲੇ ਹੋ ਪੈਂਦੇ ਆ। ਅੱਗੇ ਸਾਰੇ ਵਿਹਲੇ ਹੁੰਦੇ ਆ। ਜਿਹਨੂੰ ਜਦੋਂ ਮਰਜੀ phone ਕਰ ਦੋ। ਉਹਨੇ ਯਾਰ ਲੰਬੇ ਪਿਆ। ਫਿਰ ਕਦੇ ਇਹਨਾਂ ਨੂੰ ਜਾਂ ਕਿਤੇ ਖੁਵਾਉਣ ਜਾਣਾ, ਇਹਨਾਂ ਨੇ ਆਣਾ ਭੇਲੇ, ਇਹਨਾਂ ਨੂੰ ਕਿਹਾ ਤਾਂ ਵੀ ਕੰਮ ਆ, ਇਹਨਾਂ ਨੇ ਬਹਾਨੇ ਈ ਮਾਰਨੇ ਆ, ਜਿਦਾਂ ਪਤਾ ਨੀ ਕੀ ਹੁੰਦਾ। ਯਾਨੀ ਕਿ ਉਦਾ ਚੰਗੇ ਆ। ਕੰਮਕਾਰ ਵਾਰੀ ਬਹਾਨਾ ਮਾਰ ਜਾਂਦੇ ਆ। ਜਦੋਂ ਇਹਨਾਂ ਨੂੰ ਕੋਈ ਕੰਮ ਕਰਾਨਾ ਹੋਵੇ, ਤੇ ਪੈਸੇ ਪੁਸੈ ਤਾਂ ਉਦਾ ਨੀ ਸਾਡੇ ਕੋਲ ਬਹੁਤੇ ਹੁੰਦੇ ਵੇ ਪਰ ਗੱਲ ਇਹ ਆ ਕਿ ਇੱਕ ਦੂਜੇ ਲਈ ਜਾਨ ਵੀ ਦੇ ਦਿੰਦੇ ਆ। ਕੋਈ ਮਾੜਾ ਜਾ ਕਹਿ ਆਏ ਯਾਰ ਆ ਏਂਦਾ ਆ। ਅਗਲੇ ਉਸੇ time ਤੇ ਆਉਂਦੇ ਆ ਭੱਜੇ। ਯਾਰੀ ਵੀ ਤੋਨੂੰ ਪਤਾ ਫਿਰ ਇਹੀ ਚੀਜ ਹੁੰਦੀ ਆ। ਜਿਹੜਾ ਮੌਕੇ ਤੇ ਕੰਮ ਆਉਣਡਿਆ, ਨਹੀਂ ਉਦਾ ਕੌਣ ਪੁੱਛਦਾ। ਓ ਤਾਂ ਫੁਦੂ ਲੱਗਦੇ ਬੜੇ ਫਿਰਦੇ ਆ। ਆਹ ਦੋ-ਚਾਰ ਈ ਹੁੰਦੇ ਆ, ਜਿਹੜੇ ਪਿੱਛੇ ਫਿਰਨ ਵਾਲੇ ਹੁੰਦੇ ਆ। ਬਾਕੀ ਤਾਂ ਤੁਹਾਨੂੰ ਸਾਰੇ ਪਤਾ ਤਾੜੀਆਂ ਵਜਾਉਣ ਵਾਲੇ ਈ ਹੁੰਦੇ ਆ। ਜਿਹੜੇ ਯਾਰੀ ਦੋਸਤੀ ਚ ਕਦੀ ਵੀ ਬੰਦਾ ਨਿੱਕਾ ਜਾਂ ਵੱਡਾ ਦੇਖ ਕੇ ਨਹੀਂ ਯਾਰੀ ਲਾਉਣੀ ਚਾਹੀਦੀ। ਯਾਰੀ ਕਿਸੇ ਦਾ ਦਿਲ ਦੇਖ ਕੇ ਲਾਈ ਦੀ ਆ। ਓ ਹੱਸਦੇ ਤਾਂ ਆਪਾ ਸਾਰੇ ਕਦੇ ਇਹ ਕਦੇ ਉਹ ਪਰ ਇਹ ਹੈ ਵੀ ਦਿਲ ਦੇ ਤਾਂ ਸਾਰੇ ਈ ਚੰਗੇ ਆ। ਕੋਈ ਦਿਲ ਦਾ ਮਾੜਾ ਨਹੀਂ ਆ। ਯਾਰੀ ਦੋਸਤੀ ਤੋਨੂੰ ਪਤਾ ਪੈਸੇ ਧੈਲੇ ਨਾਲ ਨੀ, ਦਿਲਾਂ ਨਾਲ ਦੇਖੀ ਜਾਂਦੀ ਏ। ਕਿਹੜਾ ਕਿੱਡਾ। ਮੇਰੀ ਮੌਕੇ ਤੇ ਮੇਰੀ ਲੜਾਈ ਹੋ ਜੇ ਹੁਣ। ਮੈਨੂੰ ਕੋਈ ਆ ਕੇ ਮਾੜਾ ਜਾ ਹੱਥ ਵੀ ਲਾ ਦੇ ਉਸ ਵੇਲੇ ਆਂਦੇ ਜਾਂਦੇ ਆ ਉਹਨੂੰ ਕੁੱਟਣ। ਉਹਨੂੰ ਭੈਣ ਦੇ ਲੋਂਡੇ ਨੂੰ ਮਾਰ ਕੇ ਆਣਾ ਹੁਣੀ। ਤੇ ਯਾਰਾਂ ਨਾਲ ਇਹੀ ਤਾਂ ਫਿਰ ਹੁੰਦਾ। ਸਾਰੇ ਮੁਹੱਲੇ ਚ ਕੋਈ ਵੀ ਸਾਡੇ ਨਾਲ ਪੰਗਾ ਨੀ ਕਰਦਾ। ਫਿਰ ਬਥੇਰੇ ਆਹ ਲੜਾਈਆਂ ਲੜੁਈਆਂ ਆਲੇ ਵੀ ਯਾਰ ਦੋਸਤ ਕੰਮ ਆਉਂਦੇ ਆ। ਤੇ ਯਾਰਾ ਦੇ ਨਾਲ ਈ ਹੌਂਸਲਾ ਜਾ ਫੇਰ ਬੰਦੇ ਦਾ ਬਣਿਆ ਰਹਿੰਦਾ ਤੇ ਯਾਰ ਦੋਸਤ ਕਦੀ ਵੀ ਸਾਨੂੰ ਇਹ ਵੀ ਹੌਂਸਲੇ ਜਾ ਨਹੀਂ ਟੁੱਟਣ ਦਿੰਦੇ। ਤੇ ਯਾਰਾ ਨਾਲ ਖੜ੍ਹਦੇ ਵੀ ਮੌਕੇ ਤੇ ਆ। ਤੇ ਯਾਰਾ ਨਾਲ ਇਹੀ ਫਿਰ ਗੱਲ ਹੁੰਦੀ ਆ।

ਮੈਨੂੰ ਮੰਡੀ, ਮੁਹੱਲੇ ਵਿੱਚ ਕੋਈ ਨੀ ਜਾਣਦਾ ਰਿਹਾ। ਜਿਧਰ ਆਪਾ school ਜਾਂਦੇ ਰਹੇ ਆ, ਉਥੇ ਮੁਹੱਲੇ ਵੱਲ ਕੋਈ ਨੀ ਲੰਘਦਾ। ਮੇਰੀ ਲੜਾਈ ਹੋ ਗਈ ਮੁੰਡੇ ਨਾਲ, ਪਹਿਲੇ ਪਹਿਲੇ ਤਾਂ ਮੈਂ ਚਾਅ ਚਾਅ ਚ ਉਹਨੂੰ ਬੜਾ ਕੁੱਟਿਆ। ਬਾਹਰ ਬੈਠੇ ਉਹ ਮੁੰਡੇ ਲਿਆ ਕੇ ਪੈਂਦਾ ਰਿਹਾ, ਮੇਰੇ ਵੱਲੋਂ ਕੋਈ ਨੀ, ਨਾ ਮੇਰੀ ਉਦੋਂ ਇੰਨੀ ਜਾਣ ਪਛਾਣ ਹੁੰਦੀ ਸੀਗੀ ਮੁੰਡਿਆਂ ਨਾਲ। ਫਿਰ ਮੇਰਾ ਯਾਰ ਆ ਇੱਕੋ ਗੌਂਗੀ। ਉਹਨੇ ਅਹ ਉਹਨੂੰ ਸਾਰੇ ਈ ਉਧਰ ਜਾਣਦੇ ਹੁੰਦੇ ਸੀਗੇ, ਉਹਨੇ ਮੈਨੂੰ ਕਿਹਾ ਯਾਰ ਕੋਈ ਨੀ ਫਿਰ ਉਹਨਾਂ ਨੂੰ ਮੈਂ ਚੰਗਾ ਕੁੱਟਿਆ, ਰਗੜਿਆ ਉਹਦੇ। ਉਹ ਕੱਲਾ ਆਉਂਦਾ ਰਿਹਾ ਮੇਰੇ ਵੱਲੋਂ, ਦੂਜੇ ਮੁੰਡੇ ਵੱਲੋਂ ਵੀਹ-ਵੀਹ ਮੁੰਡੇ ਲੱਗਣੇ ਪਰ ਉਹਦੀ ਇੰਨੇ ਸੀ ਗੱਲਬਾਤ, ਕੋਈ ਨੀ ਹੁੰਦਾ ਰਿਹਾ। ਫਿਰ ਉਧਰ ਵੀ ਆਪਾ ਆਪਣੇ ਝਾਟੇ-ਝੁਟੇ ਖੋਲੇ। ਹੁਣ ਵੀ ਮੈਂ school ਪਿਆ, ਉਹ ਛੇਵੀਂ ਤੋਂ ਮੇਰੇ ਨਾਲ ਆ। ਛੇਵੀਂ ਤੋਂ ਆਪਾ ਇੱਕ ਵਾਰੀ school ਇਦਾ ਈ ਭੱਜ ਗਏ। ਲੰਗਰ ਲੱਗਾ ਸੀ ਤਿੰਨ ਜਗ੍ਹਾ। ਉੱਥੋਂ ਆਪਾ ਖਾ-ਖੂ ਕੇ ਆਗੇ। madam ਕਹਿੰਦੀ ਕਿੱਥੇ ਗਿਆ, ਆਪਾ ਕਿਹਾ ਇਹਦੇ ਤਾਏ ਦੇ ਘਰ। ਕਹਿੰਦੀ ਚਲੋ ਇਹਦੇ ਤਾਏ ਦੇ ਘਰ। ਆਪਾ ਕਿਹਾ ਠੀਕ ਆ ਚਲੋ। ਹੁਣ ਨਾਲ ਈ ਸਾਡੇ ਸੁੱਟੀਆਂ ਦੋ-ਦੋ। ਕਹਿੰਦੀ ਬੈਠੋ ਤੇ ਫਿਰ test ਸੀ ਉਹ madam ਦਾ। ਫਿਰ test ਕੀਤਾ। ਫਿਰ ਉਹ ਵੀ ਇਹਦੇ ਨਾਲ ਈ, ਇਹਨੇ ਵੀ ਯਾਦ ਕਰ ਲਿਆ, ਮੈਂ ਵੀ ਯਾਦ ਕਰ ਲਿਆ। ਪੜ੍ਹਨ ਨੂੰ ਅਸੀਂ ਦੋਵੇਂ ਠੀਕ ਸੀ। ਯਾਨੀ ਕਿ ਆਪਣੇ ਜੋਗਾ ਕਰ ਲੈਂਦੇ ਰਹੇ ਆ। ਤੇ ਫਿਰ test ਟੁਸਟ ਅਸੀਂ ਕਰਤੇ ਤੇ ਫਿਰ madam ਕਹਿੰਦੀ ਵੀ ਚਲੋ। ਹੁਣ ਬੈਠੋ ਅੰਦਰ। ਤੇ ਫਿਰ ਯਾਨੀ ਕਿ ਪਹਿਲੀ ਤੋਂ ਲੈ ਕੇ ਪਹਿਲੀ ਤੋਂ ਨੀ, ਛੇਵੀਂ ਤੋਂ ਇਹ ਮੇਰੇ ਨਾਲ ਮਿਲਿਆ ਸੀ। ਪਹਿਲੇ-ਪਹਿਲੇ ਤਾਂ ਇਨਾ ਚਲੋ ਅਣਬਣ ਹੋਣੀ, ਜਦੋਂ ਨਵਾਂ-ਨਵਾਂ ਮੈਂ ਗਿਆ, ਤੁਹਾਨੂੰ ਪਤਾ ਈ ਆ ਨਵਾਂ-ਨਵਾਂ ਵੀ। ਕੱਲਾ ਬੰਦਾ ਜਦੋਂ school ਜਾਂਦਾ, ਫਿਰ ਅਣਬਣ ਹੁੰਦੀ ਆ ਸਾਰਿਆਂ ਨਾਲ ਤੇ ਫਿਰ ਮੈਂ ਉੱਥੇ ਗਿਆ ਤੇ

ਫਿਰ ਮੈਨੂੰ ਸਾਰੇ ਹੌਲੀ-ਹੌਲੀ ਜਾਣਨ ਲੱਗ ਪਏ, ਯਾਰੀ-ਯੁਰੀ ਪੈ ਗਈ। ਜਿੰਨੇ ਚੰਗੇ-ਚੰਗੇ ਸੀ, ਪਹਿਲਾ ਡਰਾਉਂਦੇ ਹੁੰਦੇ ਸੀ। ਬਾਅਦ ਚ ਯਾਰ-ਯੁਰ ਬਣ ਗਏ। ਫਿਰ ਮੇਰਾ ਇੱਕ ਪੱਕਾ ਈ ਆੜੀ ਆ ਫਿਰ ਮੈਂ ਉਥੋਂ ਕੀਤਾ, ਫਿਰ ਆਪਾ government school ਵੀ ਕੱਠੇ ਗਏ। ਫਿਰ ਆਪਾ ਹੁਣ ਵੀ ਆਪਾ ਕੱਠੇ ਈ ਜਾਣੇ ਆ। ਫਿਰ ਆਪਾ ਕੰਮ ਤੇ ਵੀ ਜਾਣਾ, ਉਥੇ ਵੀ ਆਪਾ ਕੱਠੇ ਈ ਜਾਣਾ ਵਾ। ਕਿਤੇ function ਤੇ ਜਾਣਾ ਵੀ, ਉਥੇ ਵੀ ਮੈਂ ਇਹਦੇ ਨਾਲ ਈ ਜਾਣਾ ਵਾ। ਯਾਨੀ ਹੁਣ ਕਿ ਇਹ ਜਿਦਾਂ ਹੁਣ ਮੇਰੇ ਨਾਲ ਈ ਰਹਿੰਦਾ ਚੌਵੀਂ ਘੰਟੇ। ਫਿਰ ਮੈਂ ਸਹੇਲੀ ਬਣਾਈ, ਇਹਨੇ ਉਹਦੀ ਭੈਣ ਬਣਾ ਲੀ। ਫਿਰ ਉਹਨੂੰ ਮੇਰੀ ਸਹੇਲੀ ਨੂੰ ਕਹਿੰਦਾ ਆਪਣੀ ਵੱਡੀ ਭੈਣ ਕਰਾ। ਯਾਨੀ ਕਿ ਨਾਲ ਈ ਹੁੰਦਾ ਹੁਣ ਆਪਣੇ ਨਾਲ whole time ਤੇ ਫੇਰ। one two three start ਪਹਿਲਾਂ ਹੁਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਸਮਾਣੇ ਤੋਂ, ਅੱਜ ਤੁਹਾਨੂੰ ਇੱਕ ਕਹਾਣੀ ਕਰਾਉਣ ਸੁਣਾਉਣ ਜਾ ਰਿਹਾ, ਸਮਾਣੇ ਸ਼ਹਿਰ ਦੀ ਉਹ ਪਤੰਗ ਪਿੱਛੇ ਕਹਾਣੀ ਸੀਗੀ। ਪਤੰਗ ਪਿੱਛੇ

ਅਤੇ ਇੱਕ ਮੁੰਡਾ ਹੋਰ ਸੀਗਾ, ਥੋੜ੍ਹਾ ਅੱਗੇ ਘਰ ਸੀਗਾ, ਕਾਕੂ, ਹੈ ਨਾ, ਉਦਾਂ ਕਨਿਕ ਨਾਮ ਹੈ, ਉਦਾਂ ਕਾਕੂ ਕਹਿੰਦੇ ਸੀ ਉਹਨੂੰ ਮੁੰਡੇ ਨੂੰ, ਉਹ ਮੁੰਡਾ ਵੀ ਸਾਊ ਸੀ, ਠੀਕ ਸੀ ਮੁੰਡਾ ਹੈ ਨਾ ਅਤੇ ਜਿਹੜਾ ਆਪਣਾ ਦੂਆ ਸੀਗਾ ਯੋਗੇਸ਼ ਗਰਗ ਉਹ ਮਤਲਬ ਕਿ ਜਿਵੇਂ ਆਪਾਂ ਕਹਿ ਦੇਈਏ ਨਵੇਂ ਨਵੇਂ ਮੁੰਡੇ ਨੂੰ ਜਵਾਨੀ ਚੜ੍ਹ ਰਹੀ ਸੀ। ਹੈ ਨਾ ਜਦ ਚੜ੍ਹ ਗਈ ਸੀ ਉਹ ਵੀ ਲਾ ਲਉ ਹੈ ਨਾ ਜਿਵੇਂ ਅੱਜ ਕੱਲ੍ਹ ਦੇ ਮੁੰਡੇ ਹੁੰਦੇ ਨੇ, ਉਹ ਬੱਸ ਤੁਹਾਨੂੰ ਪਤਾ ਫੇਰ ਜਦੋਂ ਜਵਾਨੀ ਚੜ੍ਹਦੀ ਹੈ ਅਤੇ ਖੂਨ ਉਬਾਲੇ ਮਾਰ ਮਾਰਦਾ ਹੁੰਦਾ, ਵਾਲਾ ਜ਼ਿਆਦਾ। ਅਤੇ ਬਸ ਆਹੀ ਗੱਲ ਹੋਈ ਅਤੇ ਪਤੰਗ ਉਡਾਣ ਡੇ ਸੀ ਉੱਧਰ ਕੱਕ ਅਹ ਆਪਣਾ ਕਾਕੂ ਵੀ ਅਤੇ ਪਿੱਛੇ ਥੋੜ੍ਹਾ ਪਿੱਛੇ ਘਰ ਸੀਗਾ ਯੋਗੇਸ਼ ਦਾ, ਬਈ ਆਂਏਂ ਲਾ ਲਉ ਤੁਸੀਂ ਥੋੜ੍ਹਾ ਹੀ distance ਅਹ ਪੰਜਾਹ ਕੁ ਨਹੀਂ ਬਸ ਡੇਢ ਸੌ ਫੁੱਟ ਦਾ ਹੋਣਾ distance ਉਹਨਾ ਦਾ। ਅਤੇ ਪਤੰਗ ਉਡਾਣ ਡੇ ਫੇਰ ਉਦੋ ਬਾਅਦ ਕੀ ਹੋਇਆ ਭਾਈ ਉਹਨਾ ਨੇ ਚੱਲ ਉਹ ਜਿਹੜਾ ਪਿੱਛੇ ਸੀ ਯੋਗੇਸ਼ ਗਰਗ ਹੁਣਾਂ ਪਤੰਗ ਵਧਾ ਲਿਆ। ਪਤੰਗ ਵਧਾ ਕੇ ਅਤੇ ਅੱਗੇ ਲੈ ਗਿਆ ਕਿ ਉਹਦੇ ਕਾਕੂ ਦੇ ਘਰ ਕੋਲੇ ਕਾਕੂ ਅਤੇ ਉਹਦੇ ਨਾਲ ਇੱਕ ਛੋਟਾ, ਉਹਨਾ ਦੇ ਕੋਈ relatives ਵਗੈਰਾ ਆਏ ਹੋਣੇ ਨੇ, ਅਤੇ ਉਹ ਵੀ ਪਤੰਗ ਉਡਾ ਰਹੇ ਸੀ ਫੇਰ ਆਪਣਾ, ਉਹ ਪਿੱਛੇ ਦਾ ਸੀਗਾ ਨਾ ਉਹ ਵਾਲੀ ਹਵਾ ਜਿਹੇ ਵਾਲਾ ਸੀਗਾ ਮੁੰਡਾ ਜਿਹੜਾ ਪਿੱਛੇ ਯੋਗੇਸ਼ ਗਰਗ, ਉਹਨੂੰ ਆਂਏਂ ਹੁੰਦਾ ਸੀ ਬਸ ਮੈਂ ਹਾਂ ਮੇਰੇ ਤੋਂ ਇਲਾਵਾ ਕੋਈ ਨਹੀਂ ਹੈਗਾ ਹੋਰ।

ਕੀ ਫਾਇਦਾ ਇਹਨਾ ਲੜਾਈਆਂ ਲੜੂਈਆਂ ਦਾ, ਅਤੇ ਉਹ ਅਸਲ ਚ ਕੀ ਕੀਤਾ, ਜਿਹੜਾ ਪਿੱਛੇ ਯੋਗੇਸ਼ ਸੀਗਾ ਨਾ ਮੁੰਡਾ ਉਹਨੇ ਲਿਆ ਕੇ ਪਤੰਗ ਉਹਦੇ ਕੰਨ ਕੋਲ ਲਿਜਾ ਕੇ ਉੱਪਰ ਦੀ ਕੱਢ ਤਾ, ਪਹਿਲੀ ਵਾਰ ਉਹਨੇ ਚੱਲ ਫੜ ਲਿਆ ਜਦੋਂ ਉਹਦੇ ਗਲੇ ਕੋਲੋਂ ਹੁਣ obvious ਜਿਹੀ ਗੱਲ ਆ ਯਾਰ ਚਾਈਨਾ ਡੋਰ ਚੱਲ ਰਹੀ ਹੈ ਸਭ ਨੂੰ ਪਤਾ ਹੈ ਨਾ, banned ਵੀ ਹੈ, ਫੇਰ ਵੀ ਵਿਕ ਰਹੀ ਹੈ ਅਤੇ ਚੱਲੋ government ਲਾ ਲਉ ਜਾਂ ਉਦਾਂ ਲਾ ਲਉ ਹੈ ਨਾ, ਜੋ ਵੀ ਲਾ ਲਉ ਛੱਡੋ, ਪਰ ਉਹ ਡੋਰ ਜਿਹੜੀ ਸੀਗੀ ਨਾ ਉਹਦੇ ਗਲੇ ਚ ਫਸਣ ਲੱਗੀ ਸੀ ਅਤੇ ਉਹਨੇ ਫਟਾਫਟ ਫੜ ਕੇ ਛੱਡ ਤਾ ਪਤੰਗ ਛੱਡਤਾ ਉਹਨੇ ਪਰਾਂ ਨੂੰ ਕਰਤਾ ਬਈ ਹਾਂ ਯਾਰ, ਬਈ ਇੱਧਰ ਨੂੰ ਉਡਾ ਲਾ ਚੱਲ, ਉਹਨੇ ਛੱਡਤਾ ਉਹਨੇ ਕੁੱਛ ਨਹੀਂ ਕੀਤਾ ਹੈ ਨਾ ਕੋਈ ਨਹੀਂ ਉਹਨੂੰ ਕੋਈ reaction ਨਹੀਂ ਕੀਤਾ, ਬਸ ਉੇਹਨੇ ਆਂਏਂ ਕਿਹਾ ਬਾਈ ਧਿਆਂਨ ਨਾਲ, ਉਹਨੇ ਫੇਰ ਵੀ ਆਂਏਂ ਕਿਹਾ, ਉਹਨੇ ਪਿਆਰ ਨਾਲ ਕਿਹਾ ਬਾਈ ਯਾਰ ਧਿਆਨ ਨਾਲ, ਦੇਖੀ ਨਾ ਮਾੜ੍ਹਾ ਜਿਹਾ, ਉਹ ਪਿੱਛੇ ਮੁੰਡਾ ਸੀ ਉਹ ਉਹ ਦੇਖ ਰਿਹਾ ਬਈ ਆਂਹ ਕੀ ਹੈ ਨਾ, ਬਈ ਇਹਨੇ ਕੁੱਛ ਕਿਹਾ ਨਹੀਂ, ਲਾ ਲਉ, ਚੱਲੋ, ਕੁੱਛ ਵੀ ਲਾ ਲਉ ਹੈ ਨਾ ਉਹ ਹਵਾ ਮਾਰ ਰਿਹਾ ਸੀ ਅਤੇ ਆਪਣੇ ਤੋਂ ਪਰੇ ਲੁੱਕ ਕੇ ਸਗੋਂ ਅਤੇ ਚੱਲ ਬਈ ਹੈ ਨਾ

ਉਹਨੇ ਤਾਂ ਹੁਣ ਆਪਣਾ ਬਚਾਅ ਕਰਨਾ ਹੀ ਹੈ ਮੁੰਡੇ ਨੇ ਤਾਂ ਬੇਚਾਰੇ ਨੇ ਤਾਂ ਕਾਕੂ ਨੇ ਡੋਰ ਤੋੜ ਦਿੱਤੀ ਉਹਦੀ ਪਤੰਗ ਦੀ, ਉਹਨੇ ਪਿੱਛੋ ਕਿਹਾ ਕਹਿੰਦਾ ਤੂੰ ਬਈ ਉਹਨੇ ਗਾਲ ਕੱਢੀ ਉਹਦੀ ਮਾਂ ਭੈਣ ਦੀ ਤੁਸੀਂ ਲਾ ਲਉ, ਕਹਿੰਦਾ ਤੂੰ ਮੇਰਾ ਪਤੰਗ ਕਿਉਂ ਤੋੜਿਆ।

ਜਾਂ ਕੁੱਛ ਵੀ ਆ, ਕਹਿੰਦਾ ਯਾਰ ਮੈਂ ਮਰਨਾ ਥੋੜ੍ਹਾ ਨਾ ਯਾਰ ਮੈਂ ਇਕੱਲਾ ਇਕੱਲਾ ਮੁੰਡਾ ਕਹਿੰਦਾ ਘਰਦਿਆਂ ਦਾ ਬਈ ਤੂੰ ਦੇਖ ਤਾਂ ਲੈ ਯਾਰ ਤੂੰ ਪਤੰਗ ਕਿਹੜੇ ਹਿਸਾਬ ਨਾਲ ਉਡਾ ਰਿਹਾਂ। ਉਹ ਕਹਿੰਦਾ ਅੱਛਾ ਤੈਨੂੰ ਆਹ ਹੈ, ਯੇਹ ਹੈ, ਵੋਹ, ਉਹ ਸਮਝ ਗਏ ਸੀ ਉਹਨੂੰ ਗਾਲਾਂ ਕੱਢੀਆਂ। ਕਾਕੂ ਨੇ ਫੇਰ ਯਾਰ ਅੱਜ ਕੱਲ੍ਹ ਗਾਲ ਕੋਈ ਵੀ ਨਹੀਂ ਸਹਿੰਦਾ।

ਉਹਨੂੰ ਕਿਹਾ ਯਾਰ ਤੂੰ ਆ ਮਾੜਾ ਜਿਹਾ, ਬਈ ਆਪਾਂ ਆਂਏਂ ਕਰਕੇ ਗੱਲ ਕਰ ਆਈਏ, ਬਈ ਕਰਕੇ ਆਹ ਹੋ ਗਿਆ, ਉਹਨੇ ਫੇਰ ਵੀ ਕਿਹਾ ਬਈ ਆਪਾਂ ਸਮਝਾਉਣਾ, ਆਪਾਂ ਲੜਨਾ ਨਹੀਂ ਹੈਗਾ, ਕਾਕੂ ਫਿਰ ਵੀ ਸੌਰਵ ਮੋਡਗਿਲ ਨੂੰ ਕਹਿ ਰਿਹਾ ਸੀ ਤਾਂ ਸੋਰਵ ਕਹਿੰਦਾ ਬਈ ਹਾਂ ਕੋਈ ਗੱਲ ਨਹੀਂ ਬਾਈ, ਹੈ ਨਾ ਨਹੀਂ ਲੜਦੇ ਹੈਗੇ, ਅਤੇ ਪਤਾ ਨਹੀਂ ਬਾਈ ਉਹ ਬੰਦੇ ਨੇ ਕਾਕੂ ਦੇ ਦਿਮਾਗ ਚ ਕੀ ਆਇਆ ਕੀ ਨਹੀਂ ਆਇਆ, ਉਹ ਕਿਉਂਕਿ ਉੇਹਨੂੰ ਪਤਾ ਸੀਗਾ ਬਈ ਉਹ ਦੋ ਤਿੰਨ ਚਾਰ ਮੁੰਡੇ ਆਉਣਗੇ ਹੀ ਆਉਣਗੇ, ਕਾਕੂ ਨੇ ਕੀ ਕਰਿਆ ਚੱਲ ਉਹਨੇ ਨਾ ਕੈਂਚੀ ਹੰਦੀ ਜਿਵੇਂ ਆਪਣੀ ਉਹਦੀ ਸਮਝਦਾਰੀ ਲਾ ਲ਼ਉ, ਨਾਦਾਨੀ, ਕੁੱਛ ਵੀ ਲਾ ਲਉ। ਉਹਨੇ ਕੈਂਚੀ ਚੱਕੀ, ਜੇਬ ਚ ਪਾ ਲਈ ਘਰੋਂ ਕੈਂਚੀ ਚੱਕੀ, ਉਹਦੀ ਮਾਤਾ ਕਹਿੰਦੀ ਕੀ ਹੋ ਗਿਆ, ਕਹਿੰਦਾ ਕੁੱਛ ਨਹੀਂ ਕੁੱਛ ਨਹੀਂ, ਉਹਦੀ ਮਾਤਾ ਨੂੰ, ਚੱਲ ਆਂਏਂ ਸੀਗਾ ਵੈਸੇ ਹੀ ਪਾਈ ਹੋਊਗੀ ਹੈ ਨਾ ਬਈ ਕਿਤੇ ਚੱਲਿਆ ਹੋਣਾ, ਜਾਂ ਕਿਸੇ ਨੂੰ ਦੇਣ ਚੱਲਿਆ ਹੋਣਾ। ਚੱਲ ਬਈ ਉਹਨੇ ਕੈਂਚੀ ਪਾਈ, ਬਾਹਰ ਆਇਆ, ਉੱਥੇ ਮੋੜ ਤੇ ਥੋੜ੍ਹਾ ਜਿਹਾ ਅੱਗੇ ਗਿਆ, ਫੇਰ ਉੱਥੇ ਹੀ ਆਪਣਾ ਘਰ ਵੀ ਲਾਗੇ ਸੀਗਾ ਅਤੇ ਚੱਲ ਆ ਗਏ ਬਾਈ, ਉਹ ਆਇਆ, ਉਹ ਕਹਿੰਦਾ ਤੂੰ ਮੇਰਾ ਪਤੰਗ ਕਿਵੇਂ ਤੋੜਿਆ, ਉਹਨੇ ਆਉਂਦੇ ਸਾਰ ਇੱਕ ਹੀ ਗੱਲ ਕਹੀ, ਕਹਿੰਦਾ ਬਈ, ਉਹਨੇ ਫਿਰ ਵੀ ਕਾਕੂ ਨੇ ਪਿਆਰ ਨਾਲ, ਕਹਿੰਦਾ ਯਾਰ ਬਾਈ ਦੇਖ ਬਾਈ ਮੇਰੇ ਫਸ ਗਈ ਸੀ ਗਲ ਚ, ਪਹਿ਼ਲੀ ਵਾਰ ਫਸੀ ਮੈਂ ਛੱਡ ਦਿੱਤੀ। ਦੂਜੀ ਵਾਰ ਕਹਿੰਦਾ ਤੂੰ ਮੇਰੇ ਗਲ ਚ ਲਪੇਟਾ ਹੁਣ ਲਪੇਟਾ ਵਗੈਰਾ ਜੇ ਖਾਊ, ਮੈਂ ਹੁਣ, ਕਹਿੰਦਾ ਪਤੰਗ ਤੋੜੂੰਗਾ ਹੀ ਨਾ, ਅਤੇ ਕਹਿੰਦਾ ਯਾਰ ਪਤੰਗ ਤਾਂ ਤੋੜ ਤਾਂ ਤੰਨੇ ਕਹਿੰਦਾ ਹੁਣ, ਉਹਨੇ ਨਾਲ ਧੱਕਾ ਮਾਰ ਕੇ ਥੱਪੜ ਸੁੱਟਿਆ ਕਾਕੂ ਦੇ

ਅਤੇ ਬਾਈ ਤਿੰਨ ਜਣੇ ਉਹ ਸੀਗੇ, ਕਾਕੂ ਇਕੱਲਾ ਅਤੇ ਨਾਲ ਉਹਦੇ ਸੌਰਵ ਮੋਡਗਿਲ, ਉਹ ਤਿੰਨੋ ਪੈ ਗਏ ਇੱਕ ਨੂੰ ਬਈ, ਤਿੰਨੋ ਜਦੋਂ ਇੱਕ ਨੂੰ ਪਏ ਫੇਰ ਕਾਕੂ ਇਕੱਲਾ ਸੀਗਾ ਜਦ ਉਹਨੇ ਸੌਰਵ ਨੇ ਦੇਖ ਲਿਆ, ਬਈ ਇਹ ਕੀ ਹੋਣਾ, ਕੋਈ ਵੀ ਹੈ, ਜਦੋਂ ਇੱਕ ਦਮ ਲੜਾਈ ਹੋ ਜਾਏ ਆਪਾਂ ਇੱਕ ਵਾਰ ਤਾਂ ਪਹਿਲਾ ਸੋਚਾਂਗੇ, ਆਹ ਕੀ ਹੋ ਗਿਆ ਨਾ ਇੱਕ ਦਮ ਹੀ, ਆਪਣਾ ਕੋਈ incident ਹੋ ਜਾਏ ਆਪਾਂ ਕੋਈ ਆਪਾਂ ਕਿਹੜਾ ਕੋਈ ਸੋਚ ਕੇ ਗਏ ਹਾਂ, ਬਈ ਹਾਂ ਆਪਾਂ ਲੜ ਲਏ ਜਾਂ ਤਾਂ ਹੁੰਦਾ ਬੰਦਾ ਕਹਿੰਦਾ ਆਪਾ ਲੜ ਲਏ ਬਈ ਹਾਂ ਜਾਂ ਮਰਜਾਂ ਗੇ ਜਾ ਮਰਦਿਆਂਗੇ ਉਹ ਤਾਂ ਕੋਈ ਸੋਚ ਕੇ ਵੀ ਨਹੀਂ ਗਿਆ, ਹੈ ਨਾ, ਸੌਰਵ ਜਿਹੜਾ ਸੀਗਾ, ਨਾ ਗੱਲ ਦਾ ਪਤਾ ਨਾ ਕੁੱਛ ਹੋਰ ਅਤੇ ਚੱਲ ਬਈ ਜਦੋਂ ਉਹ ਮਾੜਾ ਮੋਟਾ ਹਟਾਉਣ ਲੱਗਿਆ, ਬਸ ਫੇਰ ਕਾਕੂ ਵੀ ਕਿਹੜਾ ਘੱਟ ਸੀਗਾ, ਕਿਉਂਕਿ ਉਹ ਹੰਢਿਆ ਹੋਇਆ ਸੀਗਾ, ਪੁਰਾਣਾ ਸਭ ਤੋਂ ਹੈ ਨਾ ਜਿਵੇਂ ਆਪਾਂ ਕਹਿ ਦੇਈਏ, ਪੁਰਾਣਾ ਖੁੰਡ ਲਾ ਲ਼ਉ ਜਾਂ ਕੁੱਛ ਵੀ ਲਾ ਲਉ, ਪੁਰਾਣੇ ਉਹਨੂੰ ਸਭ ਪਤਾ ਸੀਗਾ ਬਈ ਪਹਿਲਾਂ ਬੰਦਾ ਯਾਰ ਕੋਈ ਵੀ ਆ, ਆਪਣੀ ਉਮਰ ਦੇ ਵਿੱਚ ਹਰੇਕ ਬੰਦਾ ਬਦਮਾਸ਼ ਹੁੰਦਾ, ਠੀਕ ਹੈ ਨਾ, ਆਪਣੀ ਉਹਦੇ ਵਿਚ ਹਰੇਕ ਹੀ ਆਂਏਂ ਹੁੰਦਾ ਬਈ ਮੈਂ ਹੀ ਮੈ ਹਾਂ ਮੇਰੇ ਤੋਂ ਇਲਾਵਾ ਕੋਈ ਨਹੀਂ ਹੁੰਦਾ, ਸਭ ਨੇ ਸਾਰਿਆਂ ਨੇ time ਦੇਖਿਆ ਹੁੰਦਾ ਲੜਾਈਆਂ, ਲੜੂਈਆਂ, ਉਹਨੇ ਇਕੱਲੇ ਨੇ ਤਿੰਨ ਨੂੰ ਸਾਂਭਿਆ ਬਸ, ਮੁੰਡੇ ਦੀ ਬਹਾਦਰੀ ਸੀਗੀ, ਉਹਨੇ ਲੈਂਦੇ ਨੇ ਜਦੋਂ ਉਹਨੇ ਗੰਡਾਸਾ ਪੁੱਠਾ ਕਰਕੇ ਉਹਦੇ ਸਿਰ ਤੇ ਮਾਰਨ ਲੱਗ ਗਏ, ਕਾਕੂ ਦੇ ਉਹਨੇ ਲੈਂਦੇ ਨੇ, ਸੌਰਵ ਨੇ ਉਹ ਤੋਂ ਗੰਡਾਸਾ ਖੋਹ ਲਿਆ ਇੱਕ ਤੋਂ ਉਹਨੇ ਜਦੋਂ ਗੰਡਾਸਾ ਖੋਹ ਲਿਆ ਤਾਂ ਇੱਕ ਉਹ ਮੁੰਡਾ ਸੋਰਵ ਮਾਰਨ ਚੱਲਿਆ ਸੌਰਵ ਨੂੰ ਜੋ ਵੀ ਸੌਰਵ ਨੇ ਚੱਕ ਕੇ ਗੰਡਾਸਾ ਸਿੱਧਾ ਘੁੰਮਾਤਾ, ਸੌਰਵ ਕਹਿੰਦਾ ਆ ਜਾਉ, ਉਹ ਤਾਂ ਪੁੱਠੇ ਮਾਰ ਰਹੇ ਸੀਗੇ,

ਕਾਕੂ ਨੇ ਫੇਰ ਤਾਂ ਵੀ ਜਿਵੇਂ ਸਿੱਧੀਆਂ ਕੈਂਚੀਆਂ ਚੱਲਦੀਆਂ ਹੁੰਦੀਆਂ, ਬਈ ਆਪਾਂ ਕਹਿ ਦੇਈਏ, ਆਪਾਂ ਫਿਲਮਾਂ ਚ scene ਦੇਖਦੇ ਹੁੰਦੇ ਹਾਂ, ਬਈ ਅਗਲੇ ਦੇ ਢਿੱਲ ਚ ਹੀ ਪੈ ਰਹੀਆਂ ਨੇ, ਖਬਰ ਹੈ ਜਿਵੇਂ ਆਪਾਂ ਕਹਿ ਦੇਈਏ ਉਹ ਵੀ ਲਾ ਲਉ, ਮਾਰ ਰਹੇ ਹਨ। ਹੁਣ ਉਹਨਾ ਦੇ ਸਾਰੇ ਸਿੱਧੀਆਂ ਚੱਲੀਆਂ। ਉਹ ਵੱਜ ਤਾਂ ਗਈਆਂ ਜਦ ਉਹਨੇ ਆਂਏਂ side ਵੱਲ ਨੂੰ ਮਾੜਾ ਮੋਟਾ ਲੱਗਿਆਂ ਪੱਟ ਪੁੱਟ ਤੇ ਹੈ ਨਾ, ਕੈਂਚੀ ਕੇਰਾਂ, ਅਤੇ ਢਿੱਡ ਢੁੱਡ ਚ side ਤੇ ਬੱਖੀਆਂ ਬੁੱਖੀਆਂ ਦੇ ਲੱਗਿਆ, ਜਦ ਉਹ ਭੱਜਣ ਲੱਗਿਆ, ਉਹ ਨਾ ਕੈਂਚੀ ਉੱਥੇ ਗਿਰ ਗਈ। ਉਹਨੇ ਕਾਕੂ ਜਦੋਂ ਜਿਹੜਾ ਰਾਜੇਸ਼ ਸੀਗਾ ਉਹ ਲੱਗਿਆ ਭੱਜਣ, ਕਾਕੂ ਨੇ ਫੜ੍ਹ ਲਈ ਪਿੱਛੋ ਚੈਨ ਚੈਨ ਫੜੀ ਉਹ ਚੈਨ ਵੀ ਟੁੱਟ ਟੁੱਟ ਕੇ ਉੱਥੇ ਹੀ ਗਿਰ ਗਈ ਸੀ, ਚਾਂਦੀ ਦੀ ਚੈਨ ਸੀਗੀ। ਗਿਰ ਗਈ, ਕਾਕੂ ਨੇ ਚੱਕੀ ਡਾਂਗ, ਉਹ ਭੱਜਿਆਂ ਜਾਂਦਾ ਸੀ, ਥੋੜ੍ਹਾ ਜਿਹਾ ਅੱਗੇ ਜਾ ਕੇ ਨਾ, ਜਿੱਥੇ ਲੜ ਰਹੇ ਸੀਗੇ, ਉਹ ਥੋੜ੍ਹਾ ਜਿਹਾ ਅੱਗੇ ਜਾ ਕੇ ਜਗ੍ਹਾ ਆਉਂਦੀ ਹੈ ਖੁੱਲ੍ਹਾ ਜਿਹਾ ground ਹੈ। ਗੱਡੀਆਂ ਗੱਡੀਆਂ ਹੀ ਖੜ੍ਹੀਆਂ ਹੁੰਦੀਆਂ ਉੱਥੇ, ਉੱਥੇ ਜਦੋਂ ਭੱਜਿਆ ਉੱਥੇ ਕੈਮਰਾ ਨਹੀਂ ਸੀਗਾ, ਉਹ ਭੱਜੇ ਭੱਜੇ ਦੋ ਵਾਰੀ ਨਾ ਇਹਦੇ ਨਾਲ ਦੇ ਤਾਂ ਅਗਾਂਹ ਭੱਜ ਗਏ, ਉਹ ਤਾਂ ਰੁਕੇ ਹੀ ਨਹੀਂ ਹੈਗੇ, ਹੁਣ ਉਹ ਪਤਾ ਸੀਗਾ ਬਈ ਹੁਣ ਇਹ ਹੋ ਗਏ ਸ਼ੁਰੂ ਬਈ ਜਿਹੜਾ ਨਾਲ ਦਾ ਮੁੰਡਾ ਉਹਨੇ ਵੀ ਗੰਡਾਸੀ ਸਿੱਧੀ ਚਲਾਉਣੀ ਸ਼ੁਰੂ ਕਰਤੀ ਅਤੇ ਕਾਕੂ ਇਹ ਨਹੀਂ ਹੱਟ ਰਿਹਾ। ਉਹ ਯੋਗੇਸ਼ ਸੀ ਉਹ ਸੀਗਾ ਪਿੱਛੇ, ਉਹਨੇ ਚੱਕੀ ਨਾਲ ਦੀ ਨਾਲ ਡਾਂਗ, ਉਹਨੇ ਕਾਕੂ ਨੇ ਦੇ ਸਿਰ ਚ ਦੋ ਛੱਡੀਆਂ। ਜਦੋਂ ਕਿਰਚ ਛੱਡੀ ਤਾਂ ਉਹ ਹੋ ਗਿਆ ਬੌਂਦਲ, ਉਹਨੂੰ ਆਂਏਂ ਹੋ ਗਿਆ ਬਈ ਪਤਾ ਨਹੀਂ ਕੀ ਹੋ ਗਿਆ, ਉਹ ਉੱਥੇ dead ਹੋ ਗਿਆ। ਉਹ ਮਤਲਬ ਕਿ ਭੱਜਣ ਲੱਗਿਆ ਫੇਰ ਉਹ ਪਿੱਛੇ ਸੀਗੇ ਕੈਮਰੇ ਲੱਗੇ, ਕਾਕੂ ਦਾ ਸੀਗਾ ਬਾਰਹਲਾ ਕੰੰਮ ਉਹਨੇ ਜਾਣਾ ਸੀ ਬਾਹਰ,

ਚੁੱਕਿਆ ਕਾਕੂ ਨੂੰ, ਉੱਧਰੋਂ ਵੀ ਨਾਲ ਦੀ ਨਾਲ ਜਦੋਂ ਗਾਹ ਪੈ ਗਿਆ, ਅਸੀਂ ਵੀ ਦੁਕਾਨ ਬੰਦ ਕਰੀ ਚੱਲ ਕਾਕੂ ਦੇ ਘਰੇ, ਕਾਕੂ ਦੇ ਘਰੇ ਗਏ ਉਹਦਾ ਜਿਹੜਾ ਮੋਟਰਸਾਈਕਲ ਸੀ, ਜਿਹੜੇ ਉਹ ਮੋਟਰਸਾਈਕਲ ਤੇ ਤਿੰਨੋ ਆਏ ਸੀਗੇ, ਉਹ ਵੀ ਉੱਥੇ ਹੀ ਸਾਡੇ ਘਰ ਦੇ ਲਵੇ ਹੀ, ਉਹ ਵੀ ਉੱਥੇ ਭੁੱਲ ਗਏ। ਗੰਡਾਸਾ ਵੀ ਉੱਥੇ ਹੀ ਰੱਖ ਗਏ ਅਤੇ ਡੰਡੇ ਡੀ, ਸਾਰਾ ਕੁੱਛ ਉੱਥੇ ਹੀ ਸੁੱਟ ਗਏ ਉਹ, ਉਹਦੀ ਚਾਂਦੀ ਦੀ ਚੈਨ ਤੋਂ ਲੈ ਕੇ ਸਾਰਾ ਕੁੱਛ, ਚੱਲ ਬਈ ਅਸੀਂ ਕਾਕੂ ਦੇ ਘਰੇ ਗਏ, ਉਹ ਕਹਿੰਦੇ ਆਪਣੇ ਇੱਥੇ ਹੈ ਹੀ ਨਹੀਂ, ਮਾਮਾ ਜੀ ASI ਹੈ, ਉਹਨਾ ਨੂੰ ਕਾਲ ਕੀਤੀ, ਮੈਂ ਕਿਹਾ ਮਾਮਾ ਜੀ ਐਵੇਂ ਕਿਹਾ ਗੱਲ ਹੋ ਗਈ। ਉਹ ਕਹਿੰਦੇ ਆਂਏਂ ਕਰ ਯਾਰ ਬਾਈ ਤੂੰ ਜਾ ਲਵੀ ਕਹਿੰਦਾ ਉੱਥੇ ਆਪਣਾ ਅਹ ਜਿਹੜਾ ਆਪਣਾ ਕੋਤਵਾਲੀ ਅਤੇ ਉੱਥੇ ਜਾ ਕੇ ਕਹਿੰਦਾ ਮੇਰੀ ਗੱਲ ਕਰਾਂ ਦੇਈਂ। ਮੈਂ ਕਿਹਾ ਠੀਕ ਹੈ ਜੀ, ਚੱਲ ਬਈ ਅਸੀਂ ਗਏ ਉੱਥੇ ਕੋਤਵਾਲੀ ਚ ਜਾ ਕੇ ਰਿਪਰੋਟ ਰਿਪੂਰਟ ਲਿਖਾਈ, ਉਹ ਕਹਿੰਦੇ ਭਾਈ ਆਂਏਂ ਕਰੋ ਉੱਥੇ emergency ਜਾ ਕੇ admit ਹੋ ਜਾਉ। ਅਸੀਂ ਚਲੇ ਗਏ emergency admit ਵੀ ਹੋ ਗਏ, ਚੱਲੋ ਸਾਰਾ ਕੁੱਛ ਹੋ ਗਿਆਂ, ਉਹਨੂੰ ਫੌਨ ਤੇ ਵੀ ਗਾਲਾਂ ਕੱਢਤੀਆਂ, ਹੈ ਨਾ, ਬਈ ਤੂੰ ਆ ਜਾ, ਮਿਲ ਲੈ, ਯੇਹ ਹੋ ਗਿਆ, ਵੋਹ ਹੋ ਗਿਆ। ਉਹ ਵੀ ਮੂਹਰੋਂ ਤੱਤਾ ਚੱਲ ਰਿਹਾ ਸੀਗਾ ਬਈ ਹਾਂ ਇਹ ਕਾਕੂ, ਫੇਰ ਵੀ ਤੱਤਾ ਚੱਲ ਰਿਹਾ ਸੀਗਾ, ਕੁੱਟ ਖਾ ਕੇ ਵੀ ਤੱਤਾ ਚੱਲ ਰਿਹਾ ਸੀ, ਐਨਾ ਬੇਸ਼ਰਮ ਸੀ ਉਹ ਮੁੰਡਾ ਅਤੇ ਚੱਲ ਬਈ ਸਾਰਾ ਕੁੱਛ ਨਿਬੜ ਗਿਆ ਹੈ ਨਾ, ਉਹਨੂੰ ਲੈ ਗਏ hospital ਉਹ ਮੁੜਕੇ ਉਹ ਰਿਮਾਂਡ ਰਿਮੂੰਡ ਪੇਸ਼ ਹੋਇਆ। ਉਹਨੂੰ ਕੁੱਟਣ ਤੱਕ hospital ਫੇਰ ਜਾ ਰਿਹਾ, ਜਦੋਂ hospital ਦੇ ਵਿੱਚ ਕੁੱਟਣ ਜਾ ਰਿਹਾ ਸੀ ਉਹਨੂੰ, ਚੱਲ ਭਾਈ ਉਹਨੂੰ ਸਾਰਿਆਂ ਨੇ ਦੇਖ ਲਿਆ, ਨਾਗਰਾ ਚੌਂਕ ਦੇ ਵਿੱਚੋਂ ਕਿਰਪਾਨਾਂ ਕਿਰਪੂਨਾਂ ਚੱਕ ਕੇ ਜਾ ਰਿਹਾ ਸੀਗਾ ਉੱਧਰ ਨੂੰ, ਫੇਰ ਕਿਸੇ ਨੇ ਉਹ ਰੋਕਤਾ ਜੇ ਤੂੰ ਉੱਥੇ ਚੱਲਿਆਂ ਗਿਆ,

ਉਹਨਾ ਨੇ ਵੀ cross ਪਰਚਾ ਕਰਾਤ ਹੈ ਨਾ, ਸਾਰਾ ਕੁੱਛ ਹੋ ਗਿਆ, ਅਤੇ ਉਹਦੂ ਬਾਅਦ ਕੀ ਹੋਇਆਂ ਅਤੇ ਇਹਨੇ ਕੀ ਕਰਿਆ ਜਦੋਂ ਇਹਨਾ ਦੀ ਫੇਰ ਗੱਲਬਾਤ ਹੋਈ ਨਾ ਫੇਰ ਸਮਝੌਤਾ ਹੋਣ ਲੱਗਿਆ, ਮੁੜਕੇ ਉੇਹ ਯੋਗੇਸ਼ ਸੀ ਜਿਹੜਾ ਉਹ ਕਾਕੂ ਨੂੰ darling darling ਕਹਿੰਦਾ darling ਯੇਹ sorry ਹੈ ਨਾ, ਬਾਈ ਜੀ sorry, ਯੇਹ ਹੋ ਗਿਆ, ਵੋਹ ਹੋ ਗਿਆ, ਹੈ ਨਾ ਅਤੇ ਉਹ ਕਾਕੂ ਦਾ ਨੁਕਸਾਨ ਵੀ ਹੋਇਆ ਸੀ ਦੇਖੋ ਸਿੱਧੀ ਗੱਲ ਆ ਉਹਦਾ ਮੋਬਾਇਲ ਉਹਦਾ ਭੰਨਤਾ, ਠੀਕ ਹੈ ਹੋਰ, ਹੈ ਨਾ, ਹੋਰ ਵੀ ਨੁਕਸਾਨ ਹੋ ਸਕਦਾ ਸੀ, ਬਚਾ ਰਹਿ ਗਿਆ । ਫੇਰ ਕਾਕੂ ਕਹਿੰਦਾ ਤੇਰੀ ਇਸ ਮੈਂ ਕਿਹਾ ਨਹੀਂ ਨਾ ਕਾਕੂ ਨੇ ਫੇਰ ਵੀ ਕਿਹਾ ਕਹਿੰਦਾ ਤੈਨੂੰ ਮੈਂ ਦੇਖ ਆਉਂਦੇ ਸਾਰ ਵੀ ਕੁੱਛ ਨਹੀਂ ਕਹਿ ਰਿਹਾ, ਤੂੰ ਮੇਰੇ ਨੰਬਰ ਦਿੱਤੇ ਆ, ਕਹਿੰਦਾ ਤੂੰ ਹੁਣ ਨਾ ਸੋਚੀ ਮੈਂ ਤੇਰੇ ਤੋਂ ਬੜਾਂ ਆਂ, ਮੈਂ ਯੇਹ ਹਾਂ ਵੋਹ ਹਾਂ, ਕਹਿੰਦਾ ਚੱਲ ਯਾਰ ਵੀਰੇ ਕੋਈ ਨਾ, ਸਮਝੌਤਾ ਹੋਇਆਂ ਉਹਨਾ ਦਾ, ਉਹਨੇ ਪਤਾ ਨਹੀਂ ਪੰਦਰਾ ਸੌ, ਦੋ ਹਜ਼ਾਰ ਜੋ ਵੀ ਦਿੱਤਾ ਹੋਣਾ ਆਪਾਂ ਨੂੰ ਨਹੀਂ ਪਤਾ, ਫੇਰ ਉੱਥੇ ਜਾ ਕੇ ਸਮਝੋਤਾ ਹੋਇਆ ਪੰਦਰਾਂ ਸੌ, ਦੋ ਹਜ਼ਾਰ ਦਾ ਅਤੇ ਉਹਦੂ ਬਾਅਦ ਤੋਂ ਲੈ ਕੇ ਹੁਣ ਤੱਕ end of the day ਇਹ ਚੱਲ ਰਿਹਾ ਕਿ ਜਿਹੜਾ ਯੋਗੇਸ਼ ਸੀਗਾ ਹੁਣ ਉਹਨੂੰ, ਵੀਰ ਵੀਰ ਜੀ ਕਰਦਾ, ਦੇਖੋ ਜਿਹੜਾ ਆਪਣੇ ਆਪ ਨੂੰ ਕਹਾ ਰਿਹਾ ਸੀ ਬਈ ਮੈਂ ਵੱਡਾ ਬਦਮਾਸ਼ ਹਾਂ। ਠੀਕ ਆ okay okay

hello ਜਸਦੇਵ

ਕੁੱਛ ਨਹੀਂ ਫੋਨ ਦੇਖ ਰਹੀ ਸੀ ਅੱਛਾ ਫੋਨ ਤੇ ਕੀ ਦੇਖ ਰਹੀ ਸੀ ਫੋਨ ਤੇ INSTA ਤੇ reels ਦੇਖ ਰਹੀ ਸੀ

ਮੈਂ ਹੁਣੇ time ਦੇਖਿਆ ਕੀ ਸਾਡੇ ਅੱਠ ਹੋ ਗਏ ਮੈਂ ਸਾਡੇ ਛੇ ਲੱਗੀ ਸੀ ਸਾਡੇ ਅੱਠ ਹੋ ਗਏ ਏ ਤੇ ਪਤਾ ਹੀ ਨਹੀਂ ਲਗਿਆ ਕੀ ਦੋ ਘੰਟੇ ਕਿਵੇਂ ਨਿੱਕਲ ਗਏ

ਅੱਜਕਲ ਤਾਂ ਐਨੇ ਮੰਨੋਰੰਜਨ ਸਾਧਨ ਹੀ ਆ ਗਏ ਹੈਗੇ ਆ ਆਪਾਂ ਤਾਂ bore ਹੋ ਹੀ ਨਹੀਂ ਸਕਦੇ

ਹਨਾ ਮਤਲਬ ਇਹਨਾ ਵਿੱਚ ਐਵੇ ਤੇ algorithm ਬਣੀਆਂ ਹੁੰਦੀਆਂ ਏ ਜਿਹੜੇ ਇਹਨਾ ਨੂੰ ਬਣਾਉਣ ਵਾਲੇ ਹੈਗੇ ਕੰਪਨੀਆਂ ਆਲੇ ਕੀ ਉਹ ਬੰਦੇ ਦੇ ਜਿਹੜੇ ਵੀ ਉਹਨਾ ਦੇ ਉਹ ਦੇਖਣਾ ਚਾਹੁੰਦੇ ਹੈ ਚੀਜ਼ਾਂ ਉਹ ਖੁੱਦ ਬਾ ਖੁੱਦ ਆਪੇ ਉਹ ਦਈ ਜਾਂਦੇ ਏ

ਹਨਾ ਹਾਂਜੀ ਜਿਵੇਂ ਕਈਆਂ ਸ਼ੋਂਕ ਹੁੰਦਾ Bollywood ਦੇ related news ਦੇਖਣ ਦਾ ਤਾਂ ਉਹ ਜਦੋਂ ਇੱਕ ਵਾਰ ਕਿਸੇ ਦੀ ਕੋਈ video ਦੇਖ ਲੈਂਦੇ ਏ ਕਿਸੇ actor ਦੀ ਤਾਂ ਉਹ ਫ਼ੇਰ ਉਹ ਕਿਸੇ ਹੋਰ actor ਦੀਆਂ ਅਹ videos ਉਸੇ ਹਿਸਾਬ ਨਾਲ ਆਉਣ ਲੱਗ ਜਾਂਦੀਆਂ ਹਾਂਜੀ ਇਹੀ ਤਾਂ ਮਤਲਬ ਚੀਜ਼ਾਂ ਏ ਜਿਹੜੀਆਂ ਲੋਕਾਂ ਨੂੰ ਉੱਠਣ ਨਹੀਂ ਦਿੰਦੀਆਂ ਫੋਨ ਦੇ ਸਾਹਮਣੋ ਉਹਨਾ ਨੇ ਤਾਂ ਆਪ ਦਾ ਕੰਮ ਚਲਾਉਣਾ ਹੁੰਦਾ ਏ ਵਪਾਰ ਕਰਨਾ ਹੁੰਦਾ ਏ ਪਰ ਲੋਕਾਂ ਦੇ ਦਿਮਾਗ ਨੂੰ ਐਵੇ ਜੱਕੜ ਲੈਂਦੀ ਏ ਕੀ ਉਹ ਫ਼ਿਰ ਉਸ ਚੀਜ਼ ਤੋ ਬਾਹਰ ਨਿੱਕਲਣਾ ਔਖਾ ਹੋ ਜਾਂਦਾ ਏ ਉਹਨਾ ਲਈ ਉਹਨਾ ਦਾ ਹੋਰ ਕੰਮ ਕਰਨ ਲਈ ਜੀਅ ਨਹੀਂ ਕਰਦਾ ਹਾਂਜੀ

ਮੈਨੂੰ ਲੱਗਦਾ ਹੈ ਕੀ ਇਹ ਜਿਹੜਾ ਮੰਨੋਰੰਜਨ ਦੇ ਜਿਹੜੇ ਸਾਧਨ ਹੈ ਉਹ ਜਿਆਦਾ ਵੱਧ ਗਏ ਹੈ ਪਹਿਲਾਂ ਇੱਕ TV ਸੀ ਤਾਂ ਉਸ ਤੇ ਇੱਕ ਦੋ channel ਚੱਲਦੇ ਹੁੰਦੇ ਸੀ ਤੇ limited ਜ਼ੇ ਅਹ ਪ੍ਰੋਗਰਾਮ ਉਸ ਤੇ ਆਉਦੇ ਹੁੰਦੇ ਸੀ ਪਰ ਅੱਜ ਕੱਲ ਫੋਨ ਵਿੱਚ ਐਨੀਆਂ ਸਾਰੀਆਂ applications ਹੈ Facebook ਹੈ twitter ਹੈ ਅੱਜਕਲ ਤਾਂ TV ਦੇ ਨਾਲ ਨਾਲ ਜਿਹਨੇ ਵੀ channel ਹੈ ਜਿਵੇਂ hot-star ਹੈ amazon ਨੇ ਆਪਣਾ amazon prime ਅਹ ਦਿੱਤਾ ਹੋਇਆ ਹੈ

ਹਾਂਜੀ ਉਹ ਤਾਂ ਜਰੂਰ ਤੁਸੀਂ ਕੋਈ ਵੀ channel ਖੋਲ ਲੋ news channel ਉੱਥੇ ਸਾਨੂੰ ਕੋਈ ਨਾ ਕੋਈ ਮਤਲਬ ਉਹਨਾ ਨੇ ਖਬਰਾਂ ਤਾਂ ਘੱਟ ਦੇਣੀਆਂ ਹੁੰਦੀਆਂ ਏ ਇੱਕ ਖਬਰ ਚਲਾਉਣ ਗਏ ਉਹ ਪੂਰੀ ਸੰਸ਼ਦੀ ਖੇਲ ਬਣਾਕੇ ਵੀ ਬੰਦੇ ਦਾ ਜਿਹੜਾ ਉਹ interest ਤੁਸੀਂ ਕਾਬੂ ਕਰਲੋ ਕੀ ਬੰਦਾ ਉੱਥੋ ਉੱਠੇ ਨਾ ਫ਼ਿਰ ਉਸੇ news ਨੂੰ ਅੱਗੇ ਵੱਧਾ ਵੱਧਾ ਕੇ ਉਹਦੇ ਵਿੱਚ ਹੋਰ ਤੋੜਮਰੋੜ ਕਰਕੇ ਚੀਜ਼ਾਂ ਲੋਕਾਂ ਨੂੰ ਦਿਖਾਉਦੇ ਏ ਮਤਲਬ ਅਸਲ ਚ ਮੰਨੋਰੰਜਨ ਕਰਨ ਲਈ ਖਬਰਾਂ ਅੱਜ ਕੱਲ ਦਿੰਦੇ ਏ ਖਬਰਾਂ ਦੇਣ ਦਾ ਕੋਈ ਉਹਨਾ ਦਾ ਨਹੀਂ ਹੁੰਦਾ ਮਕਸਦ ਅਸਲ ਚ

ਉਹਨਾ ਦੀ ਕੋਈ ਗ਼ਲਤੀ ਨਹੀਂ ਹੈਗੀ ਕਿਉਂਕਿ ਲੋਕ ਹੀ ਮੰਨੋਰੰਜਨ ਹੀ ਚਾਹੁੰਦੇ ਹੈ ਸਾਰਾ time ਕੋਈ ਚਾਹੁੰਦਾ ਨਹੀਂ ਅਸੀਂ ਕੁੱਛ ਦੇਖੀਏ ਤੇ ਅਸੀਂ bore ਹੋਈਏ ਇਸ ਕਰਕੇ ਉਹਨਾ ਨੂੰ ਜਿਹੜੀ demand ਹੈਗੀ ਆ ਉਹਨੂੰ ਪੂਰਾ ਕਰਨ ਦੇ ਹਿਸਾਬ ਨਾਲ ਹੀ ਉਹਨਾ ਉਹ ਮੰਨੋਰੰਜਨ ਦੇ ਤਰੀਕ਼ੇ ਨਾਲ ਦਿਖਾਉਣਾ ਪੈਂਦਾ ਏ ਕੀ ਲੋਕ ਅਹ ਲੋਕਾਂ ਤੱਕ ਖਰਬ ਵੀ ਪਹੁੰਚੇ ਤੇ ਨਾਲ ਨਾਲ ਉਹਨਾ ਦਾ ਮੰਨੋਰੰਜਨ ਵੀ ਹੋਵੇ ਹਾਂਜੀ ਦੇਖੋ ਉਹ ਚੀਜ਼ ਵੀ ਹੈਗੀ ਏ ਮਤਲਬ ਜਿਵੇਂ ਕੀ ਉਹਨਾ ਨੇ ਆਪਦਾ ਇੰਨਾ competition ਹੋ ਚੱਲਿਆ ਏ ਹੈਗਾ ਆਪਾਂ ਦੇਖਦੇ ਆ ਕਿੰਨੇ ਜਿਆਦਾ ਉਹ ਆ ਚੁੱਕੇ ਏ TV ਵਿੱਚ ਜਿਹੜੇ ਹੁੰਦੇ ਏ ਆਪਾਂ ਨੂੰ ਅਲੱਗ ਅਲੱਗ station ਤੇ ਦਿਖਾਉਦੇ ਏ ਚੀਜ਼ਾਂ

ਦੇਖਣ ਲੱਗ ਜਾਣ ਇਸ ਕਰਕੇ ਫ਼ਿਰ ਇੱਕ ਖਬਰ ਨੂੰ ਆਪਦੇ ਉਸ ਤਰੀਕੇ ਨਾਲ ਦਿਖਾਉਦੇ ਕੀ ਉਹ ਸਿਰਫ਼ ਉੱਤੇ ਹੀ ਰਹਿਣ ਹਮੇਸ਼ਾ ਸਾਨੂੰ ਹੀ ਦੇਖਦੇ ਰਹਿਣ

ਅੱਜਕਲ ਐਵੇ ਚੀਜ਼ਾਂ ਬਹੁਤ ਹੋਣ ਲੱਗ ਗਈਆਂ

ਪਰ ਕੁੱਛ ਸੁਣਿਆ ਵੀ ਸਰਕਾਰਾਂ ਵੀ ਅੱਜ ਕੱਲ ਇਹ ਜੀਆਂ ਚੀਜ਼ਾਂ ਖ਼ਰੀਦ ਰਹੀਆਂ ਨੇ ਖਬਰਾਂ ਖ਼ਰੀਦ ਰਹੀਆਂ ਤਾਂ ਉਹ ਫ਼ਿਰ ਇੱਕ ਸਰਕਾਰ ਦੇ ਨਜੀਰੀਏ ਨੂੰ ਹੀ ਉਹ ਲੋਕਾਂ ਨੂੰ ਚੀਜ਼ਾਂ ਦਿਖਾਉਦੇ ਏ ਜਿਹੜੇ news ਜਿਹੜੇ ਦਿੰਦੇ ਏ anchor ਹੁੰਦੇ ਏ

ਜਿਵੇਂ ਕਿਹਾ ਜਾਂਦਾ ਅੱਜ ਤੱਕ ਤੁਸੀਂ

ਇਹ ਪ੍ਰਕਾਸ਼ ਸਿੰਘ ਬਾਦਲ ਦੇ ਹਿਸਾਬ ਨਾਲ news ਦਿੰਦੇ ਏ ਹਾਂਜੀ ਤੇ ਇੱਕ ਹੋਰ ਹੈਗਾ ND TV ਉਹ ਕਹਿੰਦੇ ਉਹ congress ਦੇ ਹਿਸਾਬ ਨਾਲ ਦਿੰਦੇ ਏ

ਜਿਹੜੀ ਲੋਕਾਂ

ਲੋਕਾਂ ਦੀ demand ਹੀ ਇਹ ਸਾਰਾ ਜਿੰਨਾ ਅਹ ਇਹਨਾ ਚ ਜਿਹੜਾ competition ਰਹਿੰਦਾ ਉਹ ਲੋਕਾਂ ਦੇ ਕਰਕੇ ਹੀ ਇਹਨਾ ਚ competition ਹੈ ਹੁਣ ਅਗਰ ਆਪਾਂ ਦੇਖੀਏ ਜਿਹੜੀਆਂ APPS ਹੈਗੀਆਂ ਫੋਨ ਦੇ ਉੱਪਰ hot-star ਹੈ Netflix ਹੈ prime ਹੈ zee ਹੈ ਇਹ ਸਾਰੀਆਂ ਤੁਸੀਂ ਦੇਖੋ ਇਹ ਫਿਲਮਾਂ ਨੂੰ ਕਿੰਨੇ ਕਿੰਨੀਆਂ ਮਹਿੰਗਈਆਂ ਖ਼ਰੀਦ ਦੇ ਹੋਣਗੇ ਆਪਣੇ plant-from ਤੇ ਚਲਾਉਣ ਦੇ ਲਈ ਕਿੰਨੇ ਲੋਕ ਉਹ ਫਿਲਮਾਂ ਨੂੰ ਦੇਖਣ ਦੇ ਲਈ ਇਹਨਾ ਦੀ subscription ਲੈਂਦੇ ਏ ਕਿੰਨੇ ਕਿੰਨੇ ਮਹੀਨੇ ਤੱਕ ਇਹਨਾ ਨੂੰ ਚਲਾਉਦੇ ਏ ਤਾਂ ਉਹ APPS ਵਿੱਚ ਵੀ ਦੇਖੋ ਮੰਨੋਰੰਜਨ ਲੋਕਾਂ ਨੂੰ ਮੰਨੋਰੰਜਨ ਦੇਣ ਦੇ ਲਈ ਵੀ APPS ਦੇ ਵਿੱਚ ਕੀ ਹੈ competition ਚੱਲ ਰਿਹਾ ਕੀ ਅਸੀਂ ਸਸਤਾ ਦਈਏ ਜਾਂ ਅਸੀਂ ਹਮ ਕੁੱਛ ਚੰਗੀਆਂ ਫਿਲਮਾਂ ਲੋਕਾਂ ਨੂੰ ਦਈਏ ਜਿਹਨਾ ਨਾਲ ਲੋਕ ਮੰਨੋਰੰਜਨ ਕਰ ਸਕਣ

ਫ਼ੇਰ ਤਾਂ ਹੁੰਦਾ ਹੈ ਨਾ ਫ਼ੇਰ amazon ਹੋ ਗਏ ਜਿਵੇਂ Netflix ਤੇ ਜਿਹੜੇ hot star ਇਹਨਾ ਨੂੰ ਆਏ ਹੁੰਦਾ ਹੈ ਵੀ ਵੱਧ ਤੋ ਵੱਧ ਲੋਕ ਸਾਡੇ plate from ਹੀ ਦੇਖਣੇ ਇਸ ਲਈ ਉਹ ਵੱਧ ਤੋ ਵੱਧ ਚੀਜ਼ਾਂ ਖਰੀਦਣਾ ਚਾਹੁੰਦੇ ਏ ਚਾਹੇ ਉਹਨਾ ਨੂੰ ਜਿੰਨੇ ਮਰਜੀ ਪੈਸੇ ਦੇਣੇ ਪੈਣ

ਦੇਖਣ ਵਾਲੀ ਜਿਹੜੀ auditions ਹੁੰਦੀ ਏ ਉਹਨਾ ਦੇ ਹਰੇਕ ਸ਼ੋਂਕ ਦੇ ਹਿਸਾਬ ਨਾਲ ਸਾਡੇ plate from ਤੇ ਚੀਜ਼ਾਂ ਉਹਨਾ ਨੂੰ ਮੋਜੂਦ ਮਿਲਣ ਤਾਂ ਕੀ ਉਹ ਕਿਸੇ ਹੋਰ ਤੇ ਨਾ ਦੇਖਣ ਹੋਰ ਕਿਸੇ plate from ਤੇ

ਕੇ ਵੀ ਤਾਂ ਉਹਨਾ ਨੂੰ ਐਨੇ ਪੈਸੇ ਲਾਉਣੇ ਪੈਂਦੇ ਨੇ ਇਹਨਾ ਚੀਜ਼ਾਂ ਤੇ ਹੁਣ ਜਿਵੇਂ ਆਮਿਰ ਖਾਨ ਤੁਸੀਂ ਉਦਣ ਲਾਲ ਸਿੰਘ ਚੱਡਾ ਦੀ ਗੱਲ ਕਰ ਰਹੇ ਸੀ ਉਹ ਕਹਿੰਦੇ ਏ ਵੀ Netflix ਵਾਲੇ ਜਦੋਂ ਆਮਿਰ ਖਾਨ ਦੀ ਫ਼ਿਲਮ release ਨਹੀਂ ਹੋਈ ਸੀ